ਧੁੱਪ ਵਧੀਆ ਤੇ ਚੰਗੀ ਲੱਗੀ ਹੋਈ ਹੈ ਤੇ ਬਾਕੀ ਪਿੰਡ ਦੇ ਜ਼ਿੰਮੀਦਾਰ ਬਹੁਤ ਵਧੀਆ ਹੈ ਤੇ ਇੱਥੋਂ ਦਾ ਮਾਹੌਲ ਵੀ ਵਧੀਆ ਹੈ l ਇੱਥੇ ਫਸਲਾਂ ਵਧੀਆ ਹੁੰਦੀਆਂ ਹੈ ਕਮਾਦ, ਗੰਨਾ, ਕਮਾਦ, ਆਲੂ ਤੇ ਹੋਰ ਵੀ ਚੀਜ਼ਾਂ ਵਧੀਆ ਹੈ ਤੇ ਕਣਕ ਇਸ time ਪੱਕਣ ਤੇ ਆਈ ਹੋਈ ਹੈ ਮੌਸਮ ਦੇ ਕਾਰਨ ਡਰ ਲੱਗ ਰਿਹਾ ਜ਼ਿੰਮੀਦਾਰਾਂ ਨੂੰ ਕਿ ਕਣਕ ਮੀਂਹ ਨਾਲ ਖ਼ਰਾਬ ਨਾ ਹੋ ਜਾਏ ਤੇ ਕਿਨੂੰ ਦੀ ਬਹੁਤ ਵਧੀਆ ਇੱਥੇ ਕਿਨੂੰ ਦੀ ਫਸਲ ਹੈ ਤੇ ਪੁਰਾਣੇ time ਦੇ ਵਿੱਚ ਇੱਥੇ ਮੁਸਲਮਾਨ ਰਹਿੰਦੇ ਸੀ ਜੋ ਪਿੰਡ ਦੇ ਵਿੱਚ ਹੀ ਤੇ ਮੌਸਮ ਦੇ ਅਨੁਸਾਰ ਵਧੀਆ ਹੈ ਤੇ

ਮੌਸਮ ਵਧੀਆ ਹੈ ਤੇ ਅੰਗਰੇਜ਼ਾਂ ਦੇ ਵੇਲੇ ਦਾ ਇੱਥੇ ਸਟੇਸ਼ਨ ਹੈ ਜਿਹਦੇ ਕਰਕੇ ਇੱਥੇ ਮਲੌਟ ਸ਼ਹਿਰ ਬਹੁਤ ਹੀ ਪੁਰਾਣਾ ਸ਼ਹਿਰ ਹੈ ਤੇ ਹਵਾ ਠੰਢੀ ਠੰਢੀ ਚੱਲ ਰਹੀ ਹੈ ਤੇ ਹੋਰ ਹੋਰ ਹੋਰ ਹੋਰ ਮੁੱਖ ਮੰਤਰੀ ਪੰਜਾਬ ਪੁਰਾਣੇ ਪੱਚੀ ਪੱਚੀ ਸਾਲਾਂ ਤੋਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਹੈ ਤੇ ਉਹਨਾਂ ਦੇ ਰਾਜ ਦੇ ਵਿੱਚ ਲੋਕ ਬਹੁਤ ਵਧੀਆ ਸੀ ਤੇ ਸਾਡੇ ਜੋ ਇੱਥੋਂ ਦੇ ਵਿਕਾਸ ਹੈ ਪਿੰ~ ਸ਼ਹਿਰਾਂ ਦੇ ਨੇੜੇ ਬਹੁਤ ਵਧੀਆ ਸੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੋ ਪੰਜਾਬ ਦੇ ਇੰਨਾ ਚਿਰ ਰਹੇ ਆ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਡੇ ਪਿੰਡ ਵਿੱਚ ਤੇ ਸਾਡੇ ਆਲਾ ਦੁਆਲਾ ਜੋ ਪਿੰਡਾਂ ਦਾ ਹੈ ਉਹਨਾਂ ਨੂੰ ਵਧੀਆ ਤਰੱਕੀ ਦੀ ਰਾਹ ਤੇ ਲੈ ਕੇ ਗਏ ਨੇ ਤੇ ਨਾਲ ਪਿੰਡ ਹੈ ਉੱਥੇ ITI ਜੋ ਡਰਾਇਵਰੀ licence ਬਣਾਏ ਜਾਂਦੇ ਹੈ ਉਹਦਾ ਉਹਨਾਂ ਨੇ ਨੀਂਹ ਪੱਥਰ ਰੱਖਿਆ ਸੀ l ਇੱਕ ਇੱਥੇ NCC ਜੋ ਫ਼ੋਜ਼ ਵਾਲਿਆਂ ਦਾ training ਵਾਲਾ ਹੈਗਾ, ਉਹ ਵੀ ਖੁੱਲਿਆ ਹੋਇਆ ਹੈ ਤੇ ਪੁਰਾਣੇ time ਦੇ ਵਿੱਚ ਇੱਥੇ ਮਲੌਟ ਸ਼ਹਿਰ ਦੇ ਵਿੱਚ ਇੱਕ ਛੂਤ ਮੇਲਾ ਹੁੰਦੀ ਸੀ ਤੇ ਬਹੁਤ ਵਧੀਆ ਉਹਦੇ ਵਿੱਚ ਲੋਕ ਕੰਮ ਕਰਦੇ ਸੀ ਤੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਸੀ ਤੇ ਇੱਥੇ ਇਸ time ਕਣਕ ਦਾ season ਵਧੀਆ ਹੈ। ਤੇ ਵਧੀਆ ਹੈਗਾ ਹੈ ਤੇ ਇੱਥੇ ਇਸ time ਵਧੀਆ ਪਿੰਡਾਂ ਦੇ ਵਿੱਚ ਤੇ ਫਸਲ ਆਉਣ ਵਾਲੀ ਹੈ ਤੇ ਬਾਕੀ ਵੀ ਊਂ ਵੀ ਕੰਮ ਚੱਲ ਰਹੇ ਨੇ

ਇਕੱਠੀ ਕਰਕੇ ਪਸੂਆਂ ਦੇ ਆਉਣ ਵਾਲਾ time ਲਈ ਵਧੀਆ ਰਹੇ ਤੇ ਬਾਕੀ ਇੱਥੇ ਜ਼ਿੰਮੀਦਾ~ ਰਹਿੰਦੇ ਹੈ ਤੇ ਬਾਕੀ ਜੋ ਹੈਗਾ ਪਿੰਡ ਦਾ ਮਾਹੌਲ ਵਧੀਆ ਹੈ l ਬਾਕੀ ਬਹੁਤ ਵਧੀਆ ਇੱਥੇ ਹੈਗਾ ਹੈ ਠੀਕ ਹੈ ਤੇ ਕਣਕ ਨਰਮੇ ਦਾ ਤੇ ਆਲੂ ਹੈ ਨਰੇਗਾ ਨਰੂਗਾ ਦਾ ਕੰਮ ਵੀ ਬਹੁਤ ਵਧੀਆ ਚੱਲਦਾ ਹੈ ਤੇ ਪਿੰਡ ਵਿੱਚ ਹੋਰ ਵੀ ਬਹੁਤ ਸਹੂਲਤਾਂ ਹੈ ਠੀਕ ਹੈ l ਬਾਕੀ ਮਲੌਟ ਸ਼ਹਿਰ ਦੇ ਵਿੱਚ ਬਹੁਤ ਵਧੀਆ ਬਸ ਸਟੈਂਡ ਹੈ ਤੇ ਹਸਪਤਾਲ ਵਗ਼ੈਰਾ ਬਹੁਤ ਵਧੀਆ ਹੈ ਜਿਹਦੇ ਨਾਲ ਉੱਥੇ ਲੋਕ ਕੰਮ ਕੁੰਮ ਕਰਾਉਂਦੇ ਰਹਿੰਦੇ ਹੈ ਤੇ ਬਾਕੀ ਇੱਥੋਂ ਦਾ ਮਾਹੌਲ ਵੀ

ਤੇ ਚੰਗੀ ਫਸਲ ਤੇ ਚੰਗੀ ਲਹਿਰਾਉਂਦੀ ਹੈ ਤੇ ਜਦੋਂ ਫਸਲ ਪੱਕਦੀ ਹੈ ਤੇ ਲੋਕ ਬਹੁਤ ਹੀ ਚਾਅ ਨਾਲ ਤੇ ਉਹਨੂੰ ਆਪਦਾ time ਪਾਸ ਕਰਦੇ ਹੈ ਤੇ ਹੁਣ ਹੌਲੇ ਮਹੱਲੇ ਦਾ ਜੋ ਮੇਲਾ ਆਉਣ ਵਾਲਾ ਹੈ ਉਹਦੇ ਕਰਕੇ ਉੱਥੋਂ ਦੇ ਲੋਕ ਹੁਣ ਬਾਬਾ ਵਡਭਾਗ ਸਿੰਘ ਦੇ ਇੱਥੋਂ ਲੋਕ ਬਹੁਤ ਗਏ ਨੇ ਤੇ ਮੱਥਾ ਟੇਕ ਕੇ ਆਉਣਗੇ l ਤੇ ਆਪਦੀਆਂ ਜੋ ਵੀ ਸੁੱਖਾਂ ਹੈ ਠੀਕ ਹੈ ਉਹ ਪੂਰੀਆਂ ਕਰਕੇ ਆਪਦੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਤੰਦਰੁਸਤੀ ਮੰਗ ਕੇ ਵਾਹਿਗੁਰੂ ਦਾ ਸੁਕਰਾਨਾ ਕਰਨਗੇ ਤਾਂ ਜੋ ਉਹ ਆਪਣੇ ਆਉਣ ਵਾਲਾ time ਤੇ ਪ੍ਰਮਾਤਮਾ ਪਿੰਡ ਦੀ ਜਾਂ ਮੌਸਮ ਹੈ ਉਹਦੇ ਹਿਸਾਬ ਨਾਲ ਬਹੁਤ ਵਧੀਆ ਹੈਗਾ ਹੈ ਤੇ ਬਾਕੀ ਵੀ ਠੀਕ ਹੈ l ਤੇ ਬਾਕੀ ਹਰੀ ਭਰੀ ਕਣਕ ਹੈ ਇੱਥੇ ਤੇ ਆਲੂਆਂ ਦਾ ਮਟਰਾਂ ਦਾ ਵਧੀਆ season ਲੱਗ ਜਾਂਦਾ ਹੈ ਤੇ ਲੋਕ ਵਧੀਆ ਹੈ ਤੇ ਬਾਕੀ ਇੱਥੇ ਦੀ ਆਵਾਜਾਈ ਤੇ ਸੁੱਖ ਸਹੂਲਤਾਂ ਜੋ ਹੈ ਮਲੌਟ ਸ਼ਹਿਰ ਤੋਂ ਬਹੁਤ ਹੀ ਸੌਖੇ ਨਾਲ ਤਰੀਕੇ ਨਾਲ ਅਹ ਸਾਡੇ ਪਿੰਡ ਦੇ ਲੋਕ ਆਪਦਾ ਸ਼ਹਿਰ ਜਾ ਵੜੇਂਦੇ ਹੈ ਤੇ ਸ਼ਹਿਰ ਜਾ ਕੇ ਕੰਮ ਧੰਦਾ ਕਰਦੇ ਹੈ ਤੇ ਜਿਹਦੇ ਨਾਲ ਉਹਨਾਂ ਨੂੰ ਕੋਈ ਸ਼ਾਮ ਦੀ ਰੋਜੀ ਰੋਟੀ ਦਾ ਇੰਤਜ਼ਾਮ ਹੋ ਜਾਂਦਾ ਹੈ ਤੇ ਵਧੀਆ ਕੰਮ ਕਰਕੇ ਪਿੰਡ ਦੇ

ਤੇ ਵਧੀਆ ਇਸ time ਕੰਮ ਕਰਨ ਦਾ ਮੌਸਮ ਹੈ ਤੇ ਲੋਕ ਆਪਦਾ ਕੰਮਾਂ ਧੰਦਾ ਤੇ ਜਾਂਦੇ ਹੈ ਤੇ ਆਪਦਾ ਵਧੀਆ ਕੰਮ ਹੋ ਜਾਂਦਾ ਹੈ ਤੇ ਛੋਟੇ ਸ~ ਜੋ ਵੀ ਮੁਕਤਸਰ ਸ਼ਹਿਰ ਵੀ ਨਾਲ ਲੱਗਦਾ ਹੈ ਮੁਕਤਸਰ ਵੀ ਇੱਥੋਂ ਦੇ ਲੋਕ ਪਿੰਡ ਦੇ ਵਾ~ ਅੰਬਰਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਬਹੁਤ ਹੀ ਸਰਧਾ ਤੇ ਅਰਦਾਸ ਲੈ ਕੇ ਵਾਹਿਗੁਰੂ ਦੇ ਜਾਂਦੇ ਨੇ ਤੇ ਆਏ ਸਾਲ ਜੋ ਬਾਬੇ ਬੁੱਢੇ ਦਾ ਮੇਲਾ ਲੱਗਦਾ ਹੈ ਉੱਥੇ ਸਾਡੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਜਾ ਕੇ ਆਪਦੀ ਖ਼ੁਸ਼ੀ ਪ੍ਰਾਪਤ ਕਰਦੇ ਹੈ ਤੇ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਬਾਬਾ ਬੁੱਲਾ ਸ਼ਾਹ ਆਏ ਸਾਲ ਮੇਲਾ ਲੱਗਦਾ ਹੈ ਤੇ ਸਾਡਾ ਪਿੰਡ ਸਾਰਾ ਪਿੰਡ ਉੱਥੇ ਮੱਥਾ ਟੇਕ ਕੇ ਆਉਂਦਾ ਹੈ ਤੇ ਉਹਨਾਂ ਦੀਆਂ ਵਧੀਆ ਤੇ ਬਾਕੀ ਇੱਥੇ ਨੌਕਰੀ ਵੀ ਲੱਗੇ ਹੋਏ ਨੇ ਲੋਕ ਤੇ ਬਾਕੀ ਆਪਦਾ ਕੰਮ ਧੰਦਾ ਵੀ ਬਹੁਤ ਵਧੀਆ ਕਰਦੇ ਹੈ l ਤੇ ਮੈਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਹੈ ਮੈਂ ਆਪਦੇ ਬਚਪਨ 'ਚ ਵੀ ਬਹੁਤ ਕ੍ਰਿਕਟ ਖੇਡੀ ਹੈ ਤੇ ਬਾਕੀ ਸਾਡੇ ਪਿੰਡ ਦੇ ਆਪਦਾ ਰੁਜ਼ਗਾਰ ਦੁੱਧ ਤੋਂ ਤੇ ਉਹਦੀ ਖੇਤੀਬਾੜੀ ਜੋ ਵੀ ਹੈ ਉਹਦੇ ਤੋਂ ਚਲਾਉਂਦੇ ਹੈ ਤੇ ਪਿੰਡ ਦੇ ਵਿੱਚ ਤੇ ਬਾਕੀ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਬਹੁਤ ਸੁੱਖ ਸਹੂਲਤਾਂ ਹੈ ਤੇ ਵੱਡੇ ਵੱਡੇ ਸ਼ਹਿਰਾਂ ਨੂੰ ਮਲੌਟ ਸ਼ਹਿਰ ਦੀਆਂ ਸੜਕਾਂ ਲੱਗਦੀਆਂ ਹੈ l ਇੱਥੋਂ ਦੇ ਲੋਕ ਆਪਦਾ ਜਾਂਦੇ ਹੈ ਤੇ ਪਾਣੀ ਸਾਡੇ ਪਿੰਡ ਦੇ ਵਿੱਚ ਬਹੁਤ ਮਾੜਾ ਹੈ ਤੇ ਇਹਦੇ ਨਾਲ ਜੋ ਬਿਮਾਰੀਆਂ ਹੈ ਕੈਂਸਰ ਵਰਗੀਆਂ ਬਿਮਾਰੀਆਂ ਨੇ ਕਿ ਉਹਦਾ ਕੀਤਾ ਹੋਇਆ ਤੇ ਜਿੰਨਾਂ ਨਾਲ ਹਜ਼ਾਰਾਂ

ਆਪਦਾ ਉਮਰ ਦੇ ਹਿਸਾ~ ਹਿਸਾਬ ਨਾਲ ਖਤਮ ਹੋਏ ਹੈ ਤੇ ਜਿਹਦੇ ਨਾਲ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੈ ਤੇ ਬਾਕੀ ਵਧੀਆ ਹੈ l School ਦਾ time ਹੋਇਆ ਪਿਆ ਹੈ l

ਤੇ ਬਸ ਮੇਰਾ ਮੇਰੇ ਪਿੰਡ ਦੇ ਜੋ ਲੋਕ ਨੇ ਉਹ ਬਾਹਰ ਬਹੁਤ ਗਏ ਆ ਤੇ ਇੱਥੋਂ ਜੋ ਸ਼ਹਿਰ ਦੇ ਹੋਣ ਕਰਕੇ ਪਿੰਡ ਦੇ ਲੋਕ ਪਿੰਡਾਂ ਦੇ ਵਿੱਚ ਜੋ ਪ੍ਰੇਮ ਪਿਆਰ ਸੀ ਉਹਦੇ ਨਾਲ ਬਹੁਤ ਵਧੀਆ ਰਿਹਾ ਤੇ ਜੋ ਇਸ time ਵੀ ਹੈ ਮਾਹੌਲ ਚਲ ਵਧੀਆ ਹੈ ਤੇ ਜਿਹਦੇ ਨਾਲ ਸਾਡੇ ਪਿੰਡ ਦਾ ਮਾਹੌਲ ਚਾਲ ਵੀ ਠੀਕ ਰਹੇਗਾ ਤੇ ਬੱਚਿਆਂ ਦੀ ਖ਼ੁਸ਼ਹਾਲੀ ਲਈ ਜਾਂ ਲੋਕਾਂ ਦੀ ਖ਼ੁਸ਼ਹਾਲੀ ਲਈ ਤੇ ਆਪਦੇ ਲੋਕ ਆਪਦੇ ਇੱਕ ਦੂਜੇ ਨੂੰ ਵਧੀਆ ਢੰਗ ਨਾਲ ਵਰਤਦੇ ਹੈ ਤੇ ਆਪਦਾ ਜਦੋਂ ਕਣਕ ਕੁਣਕ ਦਾ time ਆਉਂਦਾ ਹੈ ਤੇ ਲੋਕ ਆਪਦਾ ਵਾਢੀ ਕਰਕੇ ਦਾਣਾ ਮੰਡੀ ਜਾ ਕੇ ਉੱਥੇ ਆਪਦਾ ਕੰਮ ਧੰਦਾ ਕਰਕੇ Time ਪਾਸ ਕਰਨ ਲਈ ਤਾਂ ਵਧੀਆ ਚੱਲਦਾ ਹੈ। ਜਿਹਦੇ ਨਾਲ ਤੇ ਵਧੀਆ ਹੈ ਤੇ ਬਾਕੀ ਪਿੰਡ ਦੇ ਵਿੱਚ ਹੋਰ ਵੀ ਕੰਮ ਹੋਏ ਨੇ ਸ਼ਹਿਰ ਮੌਸਮ ਤੇ

ਤੇ ਹੋਰ ਵਧੀਆ ਹੈ ਮਾਹੌਲ ਹੈ ਠੀਕ ਹੈ ਤੇ ਮੈਂ ਮੇਰਾ ਇੱਕ ਦੋਸਤ ਹੈ ਜੋ ਕਿ ਜ਼ਿੰਮੀਦਾਰ ਦੇ ਘਰੇ ਦਿਹਾੜੀ ਕਰਕੇ ਆਪਦੇ ਬੱਚਿਆਂ ਦੇ ਤੇ ਆਪਦੇ ਰਿਸ਼ਤੇਦਾਰ ਤੇ ਹੈਗਾ ਹੈ ਤੇ ਮੇਰੇ ਹੋਰ ਵੀ ਜਿਹੜੇ ਦੋਸਤ ਨੇ ਉਹ ਵੀ ਵਧੀਆ ਮਿੱਤਰ ਹੈ ਤੇ ਪਿੰਡ ਵਿੱਚ ਵੀ ਮੇਰਾ ਵਧੀਆ ਹੈ ਤੇ

ਤੇ ਮੈਨੂੰ ਵੀ ਇਸ ਚੀਜ਼ ਤੇ ਮਾਣ ਹੈ ਕਿ ਮੈਂ ਪੰਜਾਬ ਦਾ ਪੱਕਾ ਵਸਨੀਕ ਹਾਂ ਤੇ ਮੇਰਾ ਇੱਕ ਛੋਟਾ ਭਾਣਜਾ ਹੈ ਉਹ ਸਾਇਕਲ ਚਲਾ ਕੇ ਬਹੁਤ ਘਰੇ ਸ਼ਰਾਰਤਾਂ ਬਹੁਤ ਕਰਦਾ ਹੈ ਤੇ ਅਹ ਹੋਰ ਵੀ ਬਹੁਤ ਵਧੀਆ ਕੰਮ ਹੈਗੇ ਹੈ, ਜਿਹਦੇ ਨਾਲ ਵਧੀਆ ਹੈ ਤੇ ਬਾਕੀ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਕੋਈ ਤਰੱਕੀ ਹੋਵੇ ਤੇ ਕੋਈ industry ਲੱਗੇ ਤੇ ਜਿਹਦੇ ਨਾਲ ਸਾਡੇ ਪਿੰਡ ਦੇ ਜਾਂ ਪੰਜਾਬ ਦੇ ਲੋਕਾਂ ਨੂੰ ਕੰਮ ਰ~ ਮਿਲੇ ਤੇ ਤਾਂ ਜੋ ਬੱਚੇ ਪੰਜਾਬ ਦੇ ਬਾਹਰ ਨਾ ਜਾ ਸਕਣ ਤੇ ਇੱਥੇ ਹੀ ਕੰਮ ਕਰਨਾ ਕੰਮ ਕਰਨ ਜੋ ਆਪਦੇ ਪਿੰਡ ਦੇ ਵਿੱਚ ਰਹਿ ਕੇ ਪਿੰਡ ਵਾਲੇ ਹੀ ਲੋਕ ਇੱਕ ਦੂਜੇ ਦਾ ਭਲਾ ਕਰਨ ਤੇ ਪਿੰਡ ਦੇ ਨਾਲ ਰਹਿ ਕੇ ਆਪਦਾ ਤਰੱਕੀ ਕਰਨ

ਬਾਕੀ ਜੋ ਵੀ ਹੈ ਠੀਕ ਹੈ ਤੇ ਮੇਰੀ ਜੋ ਭੈਣ ਭਰਾ ਨੇ ਜਾਂਂ ਦੂਰ ਮਾਸੀਆਂ ਚਾਚੀਆਂ ਜੋ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੀਆਂ ਹੈ ਉਹ ਵੀ ਬਹੁਤ ਵਧੀਆ ਪਰਿਵਾਰ ਹੈ l ਤੇ ਮੇਰੇ ਰਿਸਤੇਦਾਰ ਸਾਕ ਸੰਬੰਧੀ ਉਹ ਵੀ ਰਿਸਤੇਦਾਰ ਵਧੀਆ ਉਹਨਾਂ ਦਾ ਵੀ ਮੇਰੇ ਸਹੁਰਿਆਂ ਦਾ ਵੀ ਖੇਤ ਖੇਤ ਖੇਤੀਬਾੜੀ ਦਾ ਕੰਮ ਹੈ ਨਾਲ ਉਹ ਹਰਿਆਣਾ ਪੁਲਿਸ ਦੇ ਵਿੱਚ ਨੌਕਰੀ ਕਰਦੇ ਨੇ ਤੇ ਇੱਕ ਮੇਰਾ ਸਾਲਾ ਜੋ ਵੀ ਹੈ ਉਹ ਇੱਕ ਆਪਦੀ ਕੱਪੜੇ ਦੀ ਦੁਕਾਨ ਦਾ ਕੰਮ ਕਰਦਾ ਹੈ ਤੇ ਜਿਹਦੇ ਨਾਲ ਉਹ ਆਪਦੇ ਬੱਚਿਆਂ ਦਾ ਵਧੀਆ ਰੁਜ਼ਗਾਰ ਕਰਦਾ ਹੈ l ਤੇ ਆਪਦੇ ਵਧੀਆ ਬੱਚੇ ਪਾਲੀ ਜਾਂਦਾ ਹੈ ਤੇ ਸਿਰਸਾ ਸ਼ਹਿਰ ਦੇ ਵਿੱਚ ਵਧੀਆ ਕੰਮ ਹੈ l ਤੇ

ਤੇ ਮੇਰਾ ਇੱਕ ਬਾਪੂ ਸ਼ਹਿਰ ਮਲੌਟ ਵਿੱਚ ਰਹਿੰਦਾ ਹੈ ਉਹ ਕੱਪੜੇ ਦਾ ਵਧੀਆ ਉਹ ਅੰਗਰੇਜ਼ਾਂ ਦੇ ਵੇਲੇ ਦਾ ਬਣਾਉਂਦੇ ਹੁੰਦੇ ਸੀ ਕਛਿਹਰੇ ਬਣਾਉਂਦੇ ਹੁੰਦੇ ਸੀ ਉਹ ਉਸ ਵੇਲੇ ਬਹੁਤ ਵੱਡਾ ਕਾਰੀਗਰ ਸੀ। ਤੇ ਸਾਡਾ ਇੱਥੇ ਹੀ ਜੰਮੇ ਪਲੇ ਹਾਂ ਤੇ ਇਹੀ ਸਾਡਾ ਪੱਕਾ ਪਿੰਡ ਹੈ ਤੇ ਇੱਥੇ ਹੀ ਲੋਕ ਰਹੇ ਹੈ ਤੇ ਬਾਕੀ ਪੰਜਾਬ ਦਾ ਮਾਹੌਲ ਵਧੀਆ ਹੈ ਤੇ ਲੋਕ ਵਧੀਆ ਨੇ ਠੀਕ ਹੈ ਪੰਜਾਬ ਦਾ ਮੌਸਮ ਵੀ ਬਹੁਤ ਵਧੀਆ ਹੈ ਤੇ ਇੱਥੇ ਕੋਈ ਨੇੜੇ ਤੇੜੇ ਬਠਿੰਡਾ ਸ਼ਹਿਰ ਹੈ ਬਠਿੰਡਾ ਸ਼ਹਿਰ ਦੇ ਵਿੱਚ ਵੀ ਵਧੀਆ ਸ਼~ ਸ਼ਹਿਰ ਹੋਣ ਕਰਕੇ ਇੱਥੇ ਵੀ ਸੁੱਖ ਸਹੂਲਤਾਂ ਬਹੁਤ ਨੇ ਹੁਣ ਨਵਾਂ ਉੱਥੇ ਬਠਿੰਡੇ hospital ਖੁੱਲਿਆ ਹੈ ਤੇ ਜਿਹਦੇ ਨਾਲ ਸਾਡੇ ਮੁਕਤਸਰ ਜ਼ਿਲ੍ਹਾ ਤੇ ਮੁਕਤਸਰ ਜ਼ਿਲ੍ਹਾ ਤੇ ਹੋਰ ਵੀ ਜਿਹੜੇ ਨੇੜੇ ਨੇੜੇ ਸ਼ਹਿਰ ਲੱਗਦੇ ਨੇ ਉਹਨਾਂ ਵਾਸਤੇ ਬਠਿੰਡਾ ਸ਼ਹਿਰ ਸਾਰਿਆਂ ਨਾਲੋਂ ਵਧੀਆ ਪੜ੍ਹਾਈ ਲਈ ਤੇ ਅੱਗੇ ਦੂਰ ਜਾਣ ਲਈ ਬਹੁਤ ਵਧੀਆ ਸ਼ਹਿਰ ਹੈ ਤੇ ਅਸੀਂ ਵੀ ਜਦੋਂ ਬਠਿੰਡੇ ਜਾਂਦੇ ਹਾਂ ਤੇ ਸਾਨੂੰ ਵੀ ਬਹੁਤ ਵਧੀਆ ਉੱਥੇ ਨਜ਼ਾਰੇ ਆਉਂਦੇ ਨੇ ਤੇ ਵਧੀਆ ਘੁੰਮਣ ਨੂੰ ਪੁਰਾਣੇ ਵੇਲੇ ਦਾ ਕਿਲ੍ਹਾ ਹੈ ਤੇ ਜਿਹਦੇ ਵਿੱਚ ਜਾ ਕੇ ਬਹੁਤ ਹੀ ਆਨੰਦ ਆਉਂਦਾ ਹੈ ਤੇ ਜਿਹੜੇ ਘੁੰਮਣ ਫਿਰਨ ਨੂੰ ਤੇ ਸੈਰ ਸਪਾਟੇ ਵਾਸਤੇ ਜੋ ਬਠਿੰਡੇ ਥਰਮਲ ਹੈ ਪੁਰਾਣਾ ਝੀਲ ਹੈ l ਉਹ ਬਹੁਤ ਵਧੀਆ ਹੈ ਤੇ ਉੱਥੇ ਜਾ ਕੇ ਆਪਦਾ time ਪਾਸ ਵਧੀਆ ਤੇ ਮ~ ਉਹ ਹੁੰਦਾ ਹੈ ਤੇ ਜਿਹਦੇ ਨਾਲ ਸਾਡਾ ਪਿੰਡ ਦਾ ਜੋ ਬੱਚੇ ਹੈ।

ਕਰਨ ਵਾਸਤੇ ਜਾਂਦੇ ਨੇ ਸੁਬ੍ਹਾ train ਤੇ ਤੇ ਜਿਹਦੇ ਨਾਲ ਪਿੰਡ ਦੇ ਬੱਚੇ ਜੋ ਛੋਟੇ ਵੱਡੇ ਬਜ਼ੁਰਗ ਹੈ ਜਿਹਨਾਂ ਨੂੰ ਵੀ ਉੱਥੇ ਕੰਮ ਧੰਦਾ ਪੈਂਦਾ ਹੈ ਉਹ ਜਾਂਦੇ ਹੈ ਜਿਹਨਾਂ ਨਾਲ ਉਹਨਾਂ ਨੂੰ ਵਧੀਆ Hello ਸਤਿ ਸ੍ਰੀ ਅਕਾਲ ਜਗਤਾਰ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ ਨੇ,

ਹਾਂਜੀ ਹੋਰ ਸਭ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਪਰ ਘੱਟ ਵੱਧ ਹੀ ਤੁਹਾਨੂੰ ਪਤਾ ਮੈਨੂੰ ਜਾਣਾ ਮਤਲਬ ਕਿ movies ਦੇਖਣਾ ਨਾ ਪਸੰਦ ਨੀ ਹੈਗਾ ਤੁਸੀਂ ਕਿਹੜੀ movie ਦੇਖਣ ਚਲੇ ਗਏ ਸੀ ਅੱਜ? ਅੱਛਾ ਅੱਛਾ ਠੀਕ ਹੈ। ਅੱਛਾ ਠੀਕ ਹੈ। ਕਿਹੜੀ ਨਾ ਜੀ ਮੈਂ ਕਿੱਥੇ ਜਾਣਾ ਹੈ ਹਮ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਇੱਕ ਤੇ interest ਘੱਟ ਹੈਗਾ movie ਵਿੱਚ ਓਦਾਂ ਘਰ ਕਦੇ ਕਦਾਈ ਤੁਹਾਨੂੰ ਪਤਾ ਮੇਰੀ ਭੈਣ ਨੂੰ ਬਹੁਤ interest ਹੈਗਾ pictures ਦੇਖਣ ਵਿੱਚ ਉਹਨੇ ਲਗਾਈ ਹੋਵੇ ਨਾ ਤੇ ਫਿਰ ਦੇਖ ਲੈਂਦੀ ਹਾਂ ਮੈਂ, ਉਞ ਨਹੀਂ ਜੇ ਤੁਸੀਂ ਕਹੋ ਨਾ ਕਿ special movie ਦੇਖਾਂ ਤੇ ਉਹ ਨੀ ਗੱਲ ਹੈਗੀ ਤੇ ਉਹ ਹਾਂਜੀ ਤੇ ਤੁਸੀਂ ਦੱਸੋ ਤੁਸੀਂ ਕਿੱਥੇ ਗਏ ਸੀ movie ਦੇਖਣ ਫਿਰ ਅੱਛਾ ਠੀਕ ਹੈ।

ਐਮੀ ਵਿਰਕ ਅੱਛਾ ਅੱਛਾ ਅੱਛਾ ਅੱਛਾ ਹਾਂ

ਹਾਂਜੀ ਹਮ ਹਾਂਜੀ ਹਾਂਜੀ।

ਅੱਛਾ ਹਮ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਮ

ਹਾਂਜੀ ਹਾਂਜੀ ਹਾਂ, ਅੱਛਾ ਅੱਛਾ ਅੱਛਾ ਸੋਨਮ ਬਾਜਵਾ ਦਾ ਨਾਂ ਅੱਛਾ।

ਹਮ ਹਾਂਜੀ ਹਾਂਜੀ ਹਾਂਜੀ

ਤੇ ਉਹ ਬੁੱਢਾ ਜਿਹੜਾ ਹੁੰਦਾ ਨਾ ਉਹਦਾ ਦਾਦਾ ਹੁੰਦਾ ਵਾ ਹਨਾ ਤੇ ਉਹ ਜਦੋਂ ਉਹ ਨਿੱਕਾ ਵਿਆਹ ਦੀ ਗੱਲ ਕਰਦਾ ਹੈ ਹਨਾ ਤੇ ਨਾਲੇ ਨਾ ਉਹ ਜੁੱਤੀ ਚੁੱਕ ਕੇ ਮਾਰਦੀ ਹੈ ਨਿੱਕੇ ਦੇ ਪਰ ਉਹ ਵੱਜ ਜਾਂਦੀ ਹੈ ਉਹਦੇ ਦਾਦੇ ਦੇ ਹਨਾ ਹਾਂਜੀ ਹਾਂਜੀ ਇਹ ਹਾਂਜੀ ਤੇ ਉਹ ਪਸੰਦ ਕਰਦਾ ਹੁੰਦਾ ਹਨਾ ਉਹਨੂੰ ਸੋਨਮ ਬਾਜਵਾ ਨੂੰ ਹਨਾ ਤੇ ਭਾਈ ਉਹ ਪਰ ਜਿਹੜਾ ਵਿਆਹ ਜਿਹੜਾ ਹੈ ਰਿਸਤਾ ਜਿਹੜਾ ਆ ਉਹਦੀ ਭੈਣ ਨਾਲ ਭੁਲੇਖੇ ਨਾਲ ਹੋ ਜਾਂਦਾ ਕਿਉਂਕਿ ਉਹਦੀ ਭੈਣ ਜਿਹੜੀ ਉਹ ਵੱਡੀ ਹੁੰਦੀ ਹੈ, ਜਿਹੜਾ ਵਿਚੋਲਾ ਪਾਇਆ ਹੁੰਦਾ ਹੈ ਉਹ ਸੋਨਮ ਬਾਜਵਾ ਦੀ ਨੀ ਗੱਲ ਕਰ ਆਉਂਦਾ ਉਹ ਵੱਡੀ ਦੀ ਗੱਲ ਕਰ ਆਉਂਦਾ ਜਾ ਕੇ ਤੇ ਉਹ ਵੱਡੀ ਦੀਦੀ ਵੱਡੀ ਦੀਦੀ ਜਦੋਂ ਦੇਖਦਾ ਘਰੇ ਆ ਕੇ ਸਿਆਪਾ ਖੜਾ ਕਰ ਦਿੰਦਾ ਹੈ ਕਿ ਮੈਂ ਨੀ ਵਿਆਹ ਕਰਵਾਉਣਾ, ਹਨਾ ਮੈਂ ਨੀ ਉਹਨੂੰ ਪਸੰਦ ਕਰਦਾ ਹਨਾ ਤੇ ਉਹ ਫਿਰ ਜਾਣ ਕੇ ਹੀ ਆਪਣੀ ਦਾਦੀ ਨੂੰ ਮਨਾਉਣ ਲਈ ਮਤਲਬ ਕਿ ਸਾਂਤੀ ਦਾ ਬਹਾਨਾ ਰੱਖ ਲੈਂਦਾ ਹੈ ਹਨਾ, ਹਾਂਜੀ ਹਾਂਜੀ ਯਾਰ ਆਹ movie ਦੇਖ ਕੇ ਤਾਂ ਹਾਸਾ ਹੀ ਬੜਾ ਆਉਂਦਾ ਹੈ ਹਨਾ ਨਾ ਜੀ ਸਵੇਰੇ ਲਾਈ ਹੋਈ ਸੀ ਭੈਣ ਨੇ ਵੀ phone ਦੇ ਵਿੱਚ ਉਹ ਕਿਸੇ ਤੋਂ download ਕਰਵਾ ਕੇ ਲਿਆਈ ਆ ਤੇ ਮੈਂ ਮਾੜੀ ਮੋਟੀ ਤੁਹਾਨੂੰ ਪਤਾ ਦੇਖੀ ਸੀਗੀ, ਮੈਨੂੰ ਜ਼ਿਆਦਾ ਨੀ ਮੈਨੂੰ ਕੋਈ ਕੋਈ ਜਿੱਦਾਂ ਕੋਈ ਜਿਹੜੀ ਆ ਇਤਿਹਾਸਕ picture ਹੋ ਗਈਆਂ ਉਹ ਜ਼ਿਆਦਾ ਵਧੀਆ ਲੱਗਦੀਆਂ ਜਾਂ ਤਾਂ ਜਿਹੜੀ ਇਹ ਕੋਈ story ਹੁੰਦੀ ਹੈ ਜਿਵੇਂ ਕਿ ਕੋਈ love story ਹੈ ਜਾਂ ਕੋਈ ਹੋਰ ਏਦਾਂ ਦੀ ਕੋਈ ਜਾਂ ਕੋਈ motivation ਵਾਲੀਆ ਹੋਣ ਏਦਾਂ ਦੀਆਂ ਹਾਂਜੀ ਜਦੋਂ ਮੈਂ ਸਰਬਜੀਤ ਇਹ ਬੜੇ time ਪਹਿਲੇ ਜਦੋਂ ਸਰਬਜੀਤ movie ਆਈ ਸੀਗੀ ਨਾ ਤੁਹਾਨੂੰ ਪਤਾ ਉਹ movie ਦੇਖਕੇ ਤੇ ਮੈਨੂੰ ਰੋਣਾ ਹੀ ਆ ਗਿਆ ਸੀਗਾ ਸੱਚੀ ਜਦੋਂ ਉਹਦੀ ਐਸ਼ਵਰੀਆ ਰਾਏ ਹੁੰਦੀ ਆ ਨਾ ਤੇ ਉਹਦੀ ਮਤਲਬ ਕਿ ਇਹਦਾ ਭਰਾ ਜਿਹੜਾ ਹੁੰਦਾ ਉਹ ਕ~ ਜਿਹੜਾ character ਭਰਾ ਦਾ ਮੈਨੂੰ ਉਹ ਮੁੰਡੇ ਦਾ ਨਾਮ ਨੀ ਪਤਾ ਹੈਗਾ, ਤੇ ਉਹ ਕੀ ਕਰਦਾ ਉਹ ਨਾ ਬੇਚਾਰਾ ਨਾ ਪੀ ਕੇ ਨਾ ਤੇ border ਪਾਰ ਕਰ ਜਾਂਦਾ ਭੁਲੇਖੇ ਨਾਲ ਪਹਿਲਾਂ ਤਾਂ ਤੁਹਾਨੂੰ ਪਤਾ borders ਤੇ ਏਦਾਂ ਹੀ ਹੁੰਦਾ ਸੀਗਾ, ਕਿ ਤਾਰਾਂ ਤੂਰਾਂ ਤੇ ਤੁਹਾਨੂੰ ਪਤਾ ਹੁਣੇ ਹੀ ਲੱਗੀਆਂ ਆਂ ਹਨਾ ਪੱਕੇ ਜਿਹੜੇ pillar ਹੁਣ ਤੇ ਚਲੋ ਦੀਵਾਰਾਂ ਵੀ ਕਹਿੰਦੇ ਬਣ ਗਈਆਂ ਹਨਾ ਹਾਂਜੀ ਤੇ ਪਹਿਲਾਂ ਏਦਾਂ ਹੁੰਦਾ ਸੀਗਾ ਉਹ ਭੁਲੇਖੇ ਨਾਲ ਕੀ ਕਰਦਾ ਉੱਧਰਲੀ line cross ਕਰ ਜਾਂਦਾ ਆ ਠੀਕ ਹੈ ਤੇ ਉੱਧਰ ਉਹਨੂੰ ਨਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਨਾ, ਉਹਦੇ army ਵਾਲੇ ਜਿਹੜੇ ਹੁੰਦੇ ਆ ਉਹ ਫੜ ਲੈਂਦੇ ਆ ਪਾਕਿਸਤਾਨ ਦੀ ਜੇਲ੍ਹ ਵਿੱਚ ਉਹਨੂੰ ਪਾ ਦਿੰਦੇ ਆ ਤੇ ਤੇ ਜਿਹੜੀ ਐਸ਼ਵਰੀਆ ਰਾਏ ਹੁੰਦੀ ਆ ਨਾ ਉਹ ਆਪਣੇ ਭਰਾ ਨੂੰ ਲੱਭਦੀ ਤੇ ਹੁੰਦਾ ਹਨਾ ਉਹ ਲੱਭਦੀ ਆ ਕਿੰਨਾ ਹੀ ਮਤਲਬ ਆਪਣੇ ਭਰਾ ਨੂੰ ਲੱਭਦੀ ਆ ਤੇ ਕੋਈ ਕਹਿੰਦਾ ਵੀ ਉਹ ਮਰ ਗਿਆ ਕੋਈ ਕਹਿੰਦਾ ਵੀ ਉੱਧਰ ਉਹਨੂੰ army ਵਾਲਿਆਂ ਨੇ ਮਾਰ ਦਿੱਤਾ ਹਨਾ ਪਾਕਿਸਤਾਨ ਜਾ ਕੇ ਏਦਾਂ ਓਦਾਂ ਕਹਿਣ ਲੱਗ ਪੈਂਦੇ ਆ ਪਰ ਉਹਨੂੰ ਯਕੀਨ ਨੀ ਆਉਂਦਾ ਉਹ ਕਹਿੰਦੀ ਹੈਗੀ ਆ ਮੇਰਾ ਭਰਾ ਜ਼ਿੰਦਾ ਵਾ ਹਨਾ ਹਾਂਜੀ ਤੇ ਉਹ ਫਿਰ ਕੀ ਕਰਦੀ ਆ ਉਹ ਨਾ ਬੜੇ ਧਰਨੇ ਧੁਰਨੇ ਲਗਾਉਂਦੀ ਆ ਬੜੀ ਕੋਸ਼ਿਸ਼ ਕਰਦੀ ਆ ਵੀ ਕਈ ਜਗ੍ਹਾ ਤੇ ਉਹਨੇ case ਕੂਸ ਲਾਏ ਏਦਾਂ ਤਸੀਲੇ ਜਾਂਦੀ ਆ, ਕਰਦੀ ਆ ਹਾਂ ਹਾਂਜੀ ਬੜੀ ਤੁਹਾਨੂੰ ਪਤਾ ਬੰਦਾ ਜਦੋਂ ਮਤਲਬ ਕਿ ਇਹਨੇ ਦੇਖਿਆ ਨਾ ਤੇ ਬੰਦਾ ਵਿੱਚ ਖੁਭ ਹੀ ਜਾਂਦਾ ਹਨਾ ਤੇ ਫਿਰ ਨਾ ਉਹ ਕਿੰਨੇ efforts ਆਪਣੇ ਕਰਦੀ ਆ ਤੇ ਉਹਦੇ ਭਰਾ ਦੀਆਂ ਨਾ ਛੋ~ ਉਹਦਾ ਤੇ ਭਰਾ ਵਿਆਹਿਆ ਹੁੰਦਾ ਨਵਾਂ ਨਵਾਂ ਹਨਾ ਤੇ ਉਸ ਤੋਂ ਬਾਅਦ ਉਹਦੀਆਂ ਨਾ ਕੁੜੀਆਂ ਹੁੰਦੀਆਂ ਛੋਟੇ ਛੋਟੀਆਂ ਉਹਦੇ ਪਿੱਛੋਂ ਹੀ ਹਨਾ ਤੇ ਕੁੜੀਆਂ ਉਹ ਉਹ ਕੁੜੀਆਂ ਉਹਦੀਆਂ ਵੱਡੀਆਂ ਵੀ ਹੋ ਜਾਂਦੀਆਂ ਹਨਾ ਤੇ ਉਹਦੀ ਉਹਦੇ ਮਤਲਬ ਕਿ ਕੁੜੀ ਦਾ ਨਾ,

ਤੇ ਇਹਨਾਂ ਦੀ ਨਾ ਆਖ਼ਿਰਕਾਰ ਨਾ ਜਦੋਂ ਮੰਤਰੀਆਂ ਮੁੰਤਰੀਆਂ ਨਾਲ ਉਹਨੂੰ ਬੜੀ ਮਤਲਬ ਕਿ ਦੌੜ ਦੌੜ ਭੱਜ ਲਾ ਕੇ ਹਨਾ ਜਦੋਂ ਉਹਦੀ ਸੁਣਵਾਈ ਚਲੋ ਜਦੋਂ ਹੋ ਜਾਂਦੀ ਤੇ ਜਿਹੜੇ ਪਾਕਿਸਤਾਨ ਵਾਲੇ ਹੁੰਦੇ ਆ ਨਾ ਉਹ ਉਹਨਾਂ ਨੇ ਨਾ ਉਹਨੂੰ ਨਾ ਰਿਹਾ ਕਰਨਾ ਹੁੰਦਾ ਹੈ ਹਨਾ ਅਹ ਕੀ ਕਹਿੰਦੇ ਆ ਜਿਹੜੀ ਇਹਨੂੰ ਉਹਦੇ ਭਰਾ ਨੂੰ ਹਾਂ ਹਾਂਜੀ ਨਹੀਂ ਜਿਹੜਾ ਉਹਦਾ ਭਰਾ ਹੁੰਦਾ ਹੈ ਤੇ ਅਹ ਹਾਂਜੀ ਉਹਦੇ ਭਰਾ ਦਾ ਨਾਂ ਹੀ ਨਾ ਸਰਬਜੀਤ, ਹਾਂਜੀ ਉਹਨੂੰ ਰਿਹਾ ਕਰਨਾ ਹੁੰਦਾ, ਤਾਂ ਅਗਲੇ ਦਿਨ ਕੀ ਕਰਦੇ ਆ ਕਿ ਜਦੋਂ ਉਹਦੀ ਰਿਹਾਈ ਦਾ ਉਹਦਾ time ਹੁੰਦਾ ਨਾ ਤੇ ਉਹਨੂੰ ਵੱਢ ਦਿੰਦੇ ਹੈਗੇ ਆ ਹਨਾ ਤੇ ਉਹਦੀ ਲਾਸ਼ ਜਿਹੜੀ ਆ ਕਹਿੰਦੇ ਉਹਦੇ ਟੋ~ ਟੁਕੜੇ ਟੁਕੜੇ ਕਰਕੇ ਤੇ ਉਹ ਭੇਜਦੇ ਹੈਗੇ ਆ ਹਨਾ, ਤੇ end ਤੁਹਾਨੂੰ ਪਤਾ ਫਿਰ ਨਾ ਉਹ ਬੜਾ ਰੋਂਦੀ ਹੈਗੀ ਆ ਹਨਾ ਉਹ ਬੁੱਢੀ ਹੋ ਜਾਂਦੀ ਆ ਜਿਹੜੀ ਐਸ਼ਵਰੀਆ ਰਾਏ ਹੁੰਦੀ ਆ ਨਾ ਉਹ ਬੁੱਢੀ ਹੋ ਜਾਂਦੀ ਆ ਜਦੋਂ ਉਹਦਾ ਭਰਾ ਵਾਪਸੀ ਤੇ ਆਉਂਦਾ ਆ ਤੇ ਉਹ ਵੀ ਉਹਦੀ ਜ਼ਿੰਦਾ ਨੀ ਆਉਂਦਾ ਉਹਦੀ ਲਾਸ਼ ਆਉਂਦੀ ਆ ਤਾਂ ਕਰਕੇ ਤੁਹਾਨੂੰ ਪਤਾ, ਫਿਰ ਬੜਾ ਹੀ ਨਾ ਦਿਲ ਨੂੰ ਏਦਾਂ ਜਿੱਦਾਂ ਬੰਦੇ ਨੂੰ ਵੀ ਏਦਾਂ ਲੱਗਦਾ ਕਿ ਮਤਲਬ ਕਿ ਨਾ ਦੇ~ ਹਾਂ ਦੇਖ ਕੇ ਨਾ ਬੰਦੇ ਦੀਆਂ ਅੱਖਾਂ 'ਚ ਆਪਣੇ ਆਪ ਅੱਥਰੂ ਆ ਜਾਂਦੇ ਆ। ਹਮ ਹਮ

ਤੇ ਕਿੱਦਾਂ ਕਿੱਦਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾਇਆ, ਕਿੱਦਾਂ ਕਿੱਦਾਂ ਮਤਲਬ ਕਿ ਉਹਨਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹਨਾ ਜੋ ਕਿ ਸਾਨੂੰ ਪਤਾ ਵੀ ਨੀ ਹੈਗੀਆਂ ਹਨਾ ਤੇ ਤੁਹਾਨੂੰ ਪਤਾ ਉਹ movies ਦੇਖ ਕੇ ਜਾਂ ਮਤਲਬ pictures ਦੇਖ ਕੇ ਜਦੋਂ ਆਪਾਂ ਕੋਈ ਚੀਜ਼ Live ਦੇਖ ਕੇ ਦੇਖਦੇ ਹਾਂ ਹਨਾ ਆਪਾਂ ਉਹਨੂੰ ਉਹ ਕਰਦੇ ਹਾਂ realize ਕਰਦੇ ਹਾਂ ਕਿ ਯਾਰ ਇਹ ਕਿੱਦਾਂ ਹੋਈ ਹੋਏਗੀ ਹਨਾ ਕੀ ਕੁੱਝ ਹੋਇਆ ਹੋਏਗਾ ਏਦਾਂ ਓਦਾਂ ਤੇ ਉਹਦੇ ਵਿੱਚ ਦੱਸੇਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਬੇਟੇ ਹੁੰਦੇ ਆ ਠੀਕ ਹੈ ਤੇ ਉਹ ਬੜੇ ਹਸੀ ਖ਼ੁਸ਼ੀ ਜਿਹੜੇ ਹੁੰਦੇ ਆ ਨਾ ਉੱਥੇ ਰਹਿੰਦੇ ਹੁੰਦੇ ਆ ਅਨੰਦਪੁਰ ਅਨੰਦਪੁਰ 'ਚ ਉਹਨਾਂ ਦੀ ਜਿੱਦਾਂ ਮਹਿਲ ਹੁੰਦਾ ਵਾ ਹਨਾ, ਉੱਥੇ ਰਹਿੰਦੇ ਹੁੰਦੇ ਆ, ਮਾਤਾ ਸੁੰਦ~ ਤੇ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪਤਰੀ ਪਤਨੀ ਹੁੰਦੀ ਹੈਗੀ ਆ ਹਨਾ ਮਾਤਾ ਸੁੰਦਰ ਕੌਰ ਜੀ ਉਹਨਾਂ ਨਾਲ ਰਹਿੰਦੇ ਹੁੰਦੇ ਆ ਤੇ ਜਿਹੜੀ ਉਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਜਿਹੜੇ ਹੈਗੇ ਆ ਹਨਾ ਉਹਨਾਂ ਨਾਲ ਮਤਲਬ ਕਿ ਰਹਿੰਦੇ ਹੁੰਦੇ ਸੀ ਸਾਰਾ ਪਰਿਵਾਰ ਤੇ ਉਹਨਾਂ ਦੇ ਮਤਲਬ ਚਾਰ ਬੇਟੇ ਹੁੰਦੇ ਸੀਗੇ ਹਨਾ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਹੁੰਦਾ ਕੀ ਹੈ ਕਿ ਜਿਹੜੇ ਪਹਾੜੀ ਰਾਜੇ ਹੁੰਦੇ ਹੈਗੇ ਆ ਉਹਨਾਂ ਨੇ ਗੁਰੂ ਜੀ ਨਾਲ ਧੋਖਾ ਕਰ ਦਿੱਤਾ ਸੀਗਾ ਹਨਾ ਹਾਂਜੀ ਹਾਂ ਹਾਂਜੀ ਹਾਂਜੀ ਹਮ ਕਿਹੜਾ ਜੀ ਨਹੀਂ ਜੀ ਤੁਸੀਂ ਦੱਸੋ। ਨਹੀਂ ਜੀ ਮੈਨੂੰ ਨੀ ਪਤਾ ਇਹ story ਬਾਰੇ ਤੁਸੀਂ ਦੱਸੋ

ਤੇ ਨਾ ਫਿਰ ਉਹ ਰਹਿੰਦੇ ਹੁੰਦੇ ਆ ਤੇ ਕੀ ਹੁੰਦਾ ਆ ਕਿ ਜਿਹੜਾ ਇਹਨਾਂ ਦੇ ਨਾ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਸ਼ਾਇਦ ਰਾਜਾ ਸੀਗਾ ਉਸ time ਤੇ ਔਰੰਗਜ਼ੇਬ ਸੀਗਾ ਨਾ ਨਹੀਂ ਔਰੰਗਜ਼ੇਬ ਨਹੀਂ, ਮੈਨੂੰ ਉਹਦਾ ਨਾਮ ਯਾ~ ਹਮ ਹਮ ਹਮ ਹਮ ਹਮ ਹਾਂਜੀ ਹਾਂਜੀ ਤੇ ਉਹ ਕੀ ਕਰਦਾ ਹੈ ਵੀ ਉਹ ਗੁਰੂ ਜੀ ਨੂੰ ਨਾ ਆਨੰਦਪੁਰ ਦਾ ਕਿਲ੍ਹਾ ਛੱਡਣ ਲਈ ਕਹਿੰਦਾ ਸੀਗਾ ਹਨਾ ਤੇ ਉਹ ਛੱਡਣ ਲਈ ਤਿਆਰ ਨਹੀਂ ਹੁੰਦੇ ਸੀਗੇ ਠੀਕ ਹੈ ਉਹਨਾਂ ਦਾ ਆਪਣਾ ਘਰ ਸੀ ਕੋਈ ਆਪਣਾ ਘਰ ਛੱਡਦਾ ਹੈ ਤੇ ਉਹ ਨਹੀਂ ਸੀ ਤਿਆਰ ਹੁੰਦੇ ਤੇ ਉਹ ਉਹ ਜਿਹੜੇ ਸੀਗਾ ਫਿਰ ਉਹ ਉੱਧਰ ਦੇ ਲੋਕਾਂ ਨੂੰ ਤੰਗ ਕਰਨਾ ਪਿਆ ਹਨਾ ਜਿੱਦਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਨਾ ਇਹ ਗੜੀ ਛੱਡ ਕੇ ਚਲੇ ਜਾਓ, ਤੇ ਗੁਰੂ ਜੀ ਜਿਹੜੇ ਪਹਿਲਾਂ ਤਿਆਰ ਨਹੀਂ ਹੁੰਦੇ ਸੀਗੇ ਠੀਕ ਹੈ ਫਿਰ ਨਾ ਮਤਲਬ ਉਹਨਾਂ ਦੀ ਸਾਰੀ ਸੈਨਾ ਜਿਹੜੀ ਹੈ ਨਾ ਉਹ ਆ ਕੇ ਨਾ ਉੱਥੇ ਉਹਨਾਂ ਦੇ, ਗੜੀ ਦੇ ਬਾਹਰ ਜਿਹੜੀ ਆ ਖਲੋ ਗਈ ਕਿੰਨ ਕਿੰਨ ਕਈ ਸਮਾਂ ਜਿਹੜਾ ਸੀ ਲੜਾਈ ਲੱਗੀ ਰਹੀ ਠੀਕ ਹੈ ਫਿਰ ਕੀ ਹੋਇਆ ਕਿ ਬਾਬਾ ਜੀ ਦੇ ਜਿਹੜੇ ਬੇਟੇ ਸੀਗੇ ਹਨਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ

ਤੇ ਫਿਰ ਉਸ ਤੋਂ ਬਾਅਦ ਜਿਹੜੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦੇ ਸੀਗੇ ਸਰਸਾ ਨਦੀ ਤੇ ਜਦੋਂ ਗੜੀ ਛੱਡਣ ਲੱਗੇ ਸੀ ਨਾ ਜਦੋਂ ਉਹਨਾਂ ਨੇ ਅਨੰਦਪੁਰ ਸ਼ਹਿ~ ਸਾਹਿਬ ਦਾ ਕਿਲ੍ਹਾ ਛੱਡਿਆ ਸੀਗਾ ਨਾ ਤੇ ਪਤਾ ਕੀ ਹੋਇਆ ਸੀਗਾ ਅਚਾਨਕ ਇੱਕ ਤੂਫ਼ਾਨ ਆ ਗਿਆ ਸੀ ਬੜਾ ਵੱਡਾ ਤੇ ਜਿਹੜੀ ਸਰਸਾ ਨਦੀ ਹੈਗੀ ਹੈ ਨਾ ਉੱਥੇ ਨਾ ਮਤਲਬ ਕਿ ਨਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵਾਸਤੇ ਨਾ ਰਸਤੇ ਵਿੱਚ ਇੱਕ ਨਦੀ ਆਉਂਦੀ ਸੀਗੀ ਤੇ ਉੱਥੇ ਨਾ ਅਚਾਨਕ ਹੀ ਨਾ ਬਾੜ ਆ ਗਈ, ਕਿੰਨੀ ਤੇਜ਼ ਬਾੜ ਆ ਗਈ, ਜਦੋਂ ਗੁਰੂ ਜੀ ਹੋਣੀ ਉਹ ਰਸਤਾ ਪਾਰ ਕਰਨ ਲੱਗਦੇ ਆ ਨਹਿਰ ਪਾਰ ਕਰਨ ਲੱਗਦੇ ਆ ਤੇ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਨਾ ਉਹ ਵਿਛੜ ਜਾਂਦਾ ਆ ਗੁਰੂ ਜੀ ਕਿਤੇ ਚਲੇ ਜਾਂਦੇ ਆ ਹਨਾ ਤੁਸੀਂ ਦੇਖਿਆ ਹੋਊਗਾ ਤੁਸੀਂ picture ਜੇ ਦੇਖੀ ਆ ਜਾਂ ਸੁਣੀ ਆ ਜਾਂ story ਤੋਂ ਤੁਹਾਨੂੰ ਪਤਾ ਇਹ movie ਤੇ ਕੀ ਕਾਫ਼ੀ ਸਾਰੀ stories ਦੇ ਵਿੱਚ ਵੀ ਜਿੱਦਾਂ ਪੰਜਾਬੀ ਦੀ books ਦੇ ਵਿੱਚ ਵੀ ਪੂਰੇ ਪੂਰੇ chapter ਜਿਹੜੇ ਇਹਨਾਂ ਵਿੱਚ ਦਿੱਤੇ ਹੋਏ ਆ ਤੇ ਸਾਨੂੰ ਉਹਨਾਂ ਬਾਰੇ ਸਾਰੀ ਜਾਣਕਾਰੀ ਮਿਲ ਜਾਂਦੀ ਆ ਕਿ ਉਹ ਜਿਹੜੇ ਸੀਗੇ ਗੁਰੂ ਜੀ ਜਿਹੜੇ ਆ ਉਹ ਇਕੱਲੇ ਮੱਛੀਵਾੜੇ ਮਾਸੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਸੀਗੇ ਹਨਾ, ਤੇ ਜਿਹੜੀ ਉਹਨਾਂ ਦੀ ਦਾਦੀ ਤੇ ਛੋਟੇ ਸਾਹਿਬਜ਼ਾਦੇ ਸੀਗੇ ਉਹ ਅਲੱਗ ਹੋ ਗਏ ਸੀਗੇ ਹਨਾ ਤੇ ਜਿਹੜੀ ਮਾਤਾ ਸੁੰਦਰ ਕੌਰ ਜੀ ਸੀਗੇ ਉਹ ਅਲੱਗ ਹੋ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਘਰ ਦਾ ਨੌਕਰ ਸੀਗਾ ਨਾ ਗੰਗੂ

ਤੇ ਉਹ ਕੀ ਕਰਦੇ ਆ ਗੰਗੂ ਜਿਹੜਾ ਹੈ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਉਹ ਮੇਰੀ ਕੋਠੜੀ ਦੇ ਵਿੱਚ ਰਹਿ ਰਹੇ ਨੇ ਤੇ ਫਿਰ ਉਹਨਾਂ ਨੂੰ ਨਾ ਫੜਕੇ ਨਾ ਲੈ ਜਾਂਦੇ ਆ ਇਹ ਜਿਹੜੇ ਸੈਨਿਕ ਸੀਗੇ ਔਰੰਗਜ਼ੇਬ ਦੇ ਸੈਨਿਕ, ਤੇ ਉਹਨਾਂ ਨੂੰ ਨਾ ਜਿਹੜਾ ਔਰੰਗਜ਼ੇਬ ਦੀ ਕੋਠੀ ਦਾ ਸਭ ਨਾਲੋਂ ਉੱਚਾ ਠੰਢਾ ਬੁਰਜ਼ ਸੀਗਾ ਨਾ, ਉੱਥੇ ਜਦੋਂ ਤੁਹਾਨੂੰ ਪਤਾ ਬੜੀ ਪਹਿਲਾਂ ਪਹਿਲਾਂ time ਤੇ ਏਦਾਂ ਹੁੰਦਾ ਸੀਗਾ ਨਾ ਕਿ ਰਾਜੇ ਮਹਾਰਾਜੇ ਜਿਹੜੇ ਹੁੰਦੇ ਸੀਗੇ ਹਨਾ ਉਹ ਹਵਾ ਲੈਣ ਲਈ ਉਹਨਾਂ ਨੂੰ ਉੱਚੇ ਉੱਚੇ ਬੁਰਜ਼ ਬਣਾਏ ਹੁੰਦੇ ਸੀਗੇ ਠੀਕ ਹੈ ਹਾਂਜੀ ਤੇ ਜਿੱਥੇ ਕਿ ਧੁੱਪ ਵੀ ਸਭ ਨਾਲੋਂ ਜ਼ਿਆਦਾ ਆਉਂਦੀ ਸੀ ਤੇ ਛਾਂ ਮਤਲਬ ਕਿ ਹਵਾਵਾਂ ਵੀ ਸਭ ਨਾਲੋਂ ਜ਼ਿਆਦਾ ਆਉਂਦੀ ਸੀਗੀ ਤੇ ਤੁਹਾਨੂੰ ਪਤਾ ਪੋਹ ਦਾ ਮਹੀਨਾ ਸੀਗਾ ਜਦੋਂ last ਵਿੱਚ ਦਸੰਬਰ ਦੇ ਦਿਨ ਚੱਲਦੇ ਹੁੰਦੇ ਸੀਗੇ ਹਨਾ, ਤੇ ਕਿੰਨੀ ਠੰਢ ਹੁੰਦੀ ਹੈ, ਤੁਹਾਨੂੰ ਪਤਾ ਉਸ ਸਮੇਂ ਤੇ ਕਿੰਨੇ ਕੋਹਰੇ ਪੈਂਦੇ ਹੁੰਦੇ ਆ ਹਨਾ, ਸਾਨੂੰ ਆਪ ਤੁਹਾਨੂੰ ਪਤਾ ਠੰਢ ਲੱਗਦੀ, ਤੁਸੀਂ ਸੋਚੋ ਉਸ ਸਮੇਂ ਕੀ ਹੁੰਦਾ ਹੋਏਗਾ ਤੇ ਉਹਨਾਂ ਨੂੰ ਨਾ ਮਾਤਾ ਗੁਜਰ ਕੌਰ ਨੂੰ ਤੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਨਾ ਉਹਨਾਂ ਨੇ ਉੱਥੇ ਰੱਖ ਦਿੱਤਾ, ਹਾਂਜੀ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਵੀ ਇਸਲਾਮ ਕਬੂਲ ਕਰ ਲਓ ਹਨਾ ਤੇ ਜਿਹੜੇ ਸਾਹਿਬਜ਼ਾਦੇ ਸੀਗੇ ਉਹ ਨਹੀਂ ਸੀ ਮੰਨੇ ਹਨਾ ਫਿਰ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਸੀਗੇ ਕਿ ਸਾਨੂੰ ਮਤਲਬ ਜ਼ਾਨ ਦੇਣਾ ਕਬੂਲ ਹੈ ਪਰ ਸਾਨੂੰ ਝੁਕਣਾ ਕਬੂਲ ਨਹੀਂ ਹੈ, ਅਸੀਂ ਆਪਣਾ ਧਰਮ ਨਹੀਂ ਬਦਲਾਂਗੇ ਫਿਰ ਨਾ ਜਦੋਂ ਅਗਲੇ ਦਿਨ ਜਦੋਂ ਕਚਿਹਰੀ ਲੱਗੀ ਤੇ ਜਿਹੜੇ ਛੋਟੇ ਸਾਹਿਬ~ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹ ਪੰਜ ਕੁ ਸਾਲਾਂ ਦੇ ਸੀਗੇ ਹਨਾ ਪੰਜ ਸਾਲਾਂ ਦੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਵੱ~

ਉਹਨਾਂ ਛੋਟਾ ਦਰਵਾਜ਼ਾ ਖੋਲ ਲਿਆ ਉਹਨਾਂ ਨੇ ਸੋਚਿਆ ਕਿ ਜਦੋਂ ਉਹ ਝੁੱਕ ਕੇ ਅੰਦਰ ਆਉਣਗੇ ਹਨਾ, ਕਹਿਣ ਦਾ ਮਤਲਬ ਕਿ ਕਿ ਉਹ ਝੁੱਕ ਕੇ ਅੰਦਰ ਆਉਣਗੇ ਮਤਲਬ ਉਹ ਸਾਡੇ ਅੱਗੇ ਝੁੱਕ ਗਏ ਪਰ ਬਾਬਾ ਜਿਹੜੇ ਫਤਿਹ ਸਿੰਘ ਜੀ ਸੀਗੇ ਨਾ, ਉਹਨਾਂ ਨੇ ਕੀਤਾ ਕੀ ਕੀਤਾ ਉਹਨਾਂ ਨੇ ਸਿਰ ਨਹੀਂ ਝੁਕਾ ਕੇ ਥੱਲੋਂ ਆਏ ਉਹਨਾਂ ਨੇ ਪਹਿਲਾਂ ਪੈਰ ਅੱਗੇ ਧਰਿਆ ਤੇ ਪੈਰ ਅੱਗੇ ਟਿਕਾ ਕੇ ਸਿਰ ਮਤਲਬ ਕਿ ਸਿੱਧਾ ਕਰਕੇ ਤੇ ਫਿਰ ਅੱਗੋਂ ਆਏ ਸੀਗੇ ਤੇ ਇਹ ਦੇਖ ਕੇ,